ਦੂਸਰਾ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋ ਸਕੇ। ਅੱਜ ਕੱਲ੍ਹ ਇਸ ਉੱਪਰ ਬਹੁਤ ਗਹਿਰਾਈ ਨਾਲ ਜਿਹੜਾ ਨਾ ਸੋਧ ਹੋ ਰਹੀ ਹੈ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਦੁਬਾਰਾ ਕਿੱਦਾਂ ਲਿਆਈ ਜਾਵੇ ਹੋਰ ਬਹੁਤ ਸਾਰੇ ਪੜ੍ਹੇ ਲਿਖੇ ਕਿਸਾਨ ਕਿਸਾਨੀ ਵੱਲ ਆਏ ਆ ਤੇ ਉਹ ਇਸ ਉੱਪਰ practically ਜਿਹੜਾ ਹੈਗਾ ਉਹ ਅਸੀਂ ਦੇਖਦੇ ਹਾਂ ਕਿ ਉਹ ਪ੍ਰਯੋਗ ਕਰ ਰਹੇ ਆ। ਤੂੰ ਇਹ ਗੱਲ ਠੀਕ ਹੈ ਕਿ ਤੁਸੀਂ ਪਹਿਲਾਂ ਜਿਹੜੇ ਕਿਸਾਨੀ ਦੇ ਵਿੱਚ ਗਾਏ ਗੋਬਰ ਜਿਹੜਾ ਹੈਗਾ, ਉਹ ਰੂੜੀ ਖਾਦ ਬਾਕੀ ਜਿਹੜੀਆਂ ਦੇਸੀਆਂ ਸਪਰੇਆਂ ਖਾਦਾਂ ਨਾਲ ਵੀ ਖੇਤੀ ਕੀਤੀ ਜਾਂਦੀ ਸੀ ਪਰ ਹੁਣ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਇੱਕੋ ਇੱਕ ਤਰੀਕਾ ਜੋ ਹੁਣ ਹੈ ਉਹ ਇਹ ਹੈ ਕਿ ਦੇਸੀ ਖਾਦਾਂ ਦੀ ਵਰਤੋਂ ਕਰਕੇ ਜਾਂ ਦੇਸੀ ਤਰੀਕੇ ਨਾਲ ਹੀ ਉਸਨੂੰ ਦੁਬਾਰਾ ਤੋਂ ਉਪਜਾਊ ਕੀਤਾ ਜਾ ਸਕਦਾ ਜੋ ਜ਼ਮੀਨਾਂ ਜ਼ਿਆਦਾ ਖਾਦਾਂ ਸਪਰੇਆਂ ਨਾਲ ਬੰਜ਼ਰ ਹੋ ਚੁੱਕੀਆਂ ਹਨ ਔਰ ਇਸ ਤਰੀਕੇ ਉੱਪਰ ਬਹੁਤ ਸਾਰੇ ਕਿਸਾਨ ਲੱਗੇ ਹੋਏ ਆ ਇਸਨੂੰ ਪ੍ਰਯੋਗ ਕਰ ਰਹੇ ਆ ਕਿ ਫਸਲੀ ਚੱਕਰ ਜਿਹੜਾ ਹੈਗਾ ਉਸਦੇ ਵਿੱਚ ਵੀ ਪਰਿਵਰਤਨ ਲਿਆਵੇ ਇੱਕੋ ਇੱਕ ਫਸਲ ਨਾ ਬੀਜ ਕਰਕੇ ਉਸ ਵਿੱਚ changes ਲਿਆ ਰਹੇ ਆ ਬਦਲ ਕਰ ਰਹੇ ਆ।

ਜੇ ਆਪਾਂ ਇਹ ਦੇਖੀਏ ਕਿ ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅੱਜ ਕੱਲ੍ਹ ਦਾ ਜੋ ਪੜ੍ਹਿਆ ਲਿਖਿਆ ਕਿਸਾਨ ਹੈ ਉਹ ਆਪਣੀਆਂ ਫਸਲਾਂ ਨੂੰ ਨਵੇਂ ਤਰੀਕੇ ਨਾਲ ਬੀਜਦਾ ਹੈ ਜਿਵੇਂ ਕਿ ਆਪਾਂ ਇਹ ਦੇਖਦੇ ਹਾਂ ਕਿ ਪੁਰਾਣੇ ਸਮੇਂ ਦੇ ਜਾਂ ਅਨਪੜ੍ਹ ਕਿਸਾਨ ਸਨ ਉਹ ਪੁਰਾਣੇ ਤਰੀਕੇ ਨਾਲ ਹੀ ਫਸਲਾਂ ਨੂੰ ਉਗਾਉਂਦੇ ਸਨ ਅਤੇ ਕਿਤੇ ਨਾ ਕਿਤੇ ਹੱਥ ਨਾਲ ਜ਼ਿਆਦਾ ਮਿਹਨਤ ਕਰਨਾ ਪਸੰਦ ਕਰਦੇ ਸਨ ਲੇਕਿੰਨ ਅੱਜ ਦੇ

ਬਹੁਤ ਹੀ ਸਮਾਂ ਬਚ ਜਾਂਦਾ ਹੈ, ਤਾਂ ਕੀ ਤੁਸੀਂ ਕਿਸਾਨਾਂ ਨੂੰ ਕੁਛ ਐਸਾ ਸੁਝਾਅ ਦੇਣਾ ਚਾਹੋਗੇ ਕਿ ਉਹਨਾਂ ਨੂੰ ਆਪਣੇ ਖੇਤੀਬਾੜੀ ਦੇ ਧੰਦੇ ਦੇ ਨਾਲ ਕੁਛ ਹੋਰ ਧੰਦੇ ਵੀ ਕਰਨੇ ਚਾਹੀਦੇ ਹਨ, ਜਿਸ ਨਾਲ ਕਿ ਉਹਨਾਂ ਨੂੰ ਚੰਗਾ ਫ਼ਾਇਦਾ ਹੋ ਸਕੇ ਜਿਵੇਂ ਕਿ dairy farming ਹੋ ਗਿਆ ਜਾਂ ਹੋਰ ਵੀ ਤੁਸੀਂ ਕੋਈ ਧੰਦੇ ਦੱਸਣਾ ਚਾਹੋ ਤਾਂ ਜਿੰਨਾਂ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੋ ਸਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਧੰਦੇ ਆ ਜੀ ਜੋ ਸਿੱਧੇ ਸਿੱਧੇ ਕਿਸਾਨੀ ਨਾਲ ਸੰਬੰਧਤ ਹੈਗੇ ਆ ਕਿਸਾਨ ਦੀ ਆਮਦਨ ਵੀ ਵਧਾਉਂਦੇ ਹੈ ਔਰ ਵਧੀਆ ਜੋ ਹੈ ਉਸਦਾ ਉਤਪਾਦਨ ਵੀ ਮਿਲਦਾ ਹੈ

ਕਈ ਸਾਰੇ ਇਸਦੇ ਵਿੱਚ ਜਾਵਾਂਗੇ ਤਾਂ ਕਈ ਸਾਰੇ ਤੁਹਾਨੂੰ ਧੰਦੇ ਇਸਦੇ ਨਾਲ ਖੇਤੀ ਨਾਲ ਜਿਹੜੇ ਮਿਲਦੇ ਜੁਲਦੇ ਹੀ ਆਪਾਂ ਜਿਹੜੇ ਆ ਉਹ ਧੰਦੇ ਲੱਭ ਜਾਂਦੇ ਆ ਤੇ ਇਹਨਾਂ ਦੇ ਨਾਲ ਜਿਹੜਾ ਹੈ, ਕਿਸਾਨ ਆਪਣੀ ਆਮਦਨ ਨੂੰ ਦੋ ਗੁਣਾ ਤਿੰਨ ਗੁਣਾ ਕਰ ਸਕਦਾ ਹੈ ਪਾਣੀ ਦੀ ਵਰਤੋਂ ਜਿਹੜੀ ਹੈ ਉਹ ਹਰ ਕਿਸਾ~ ਕਿਸਾਨ ਖੇਤੀ ਲਈ ਕਰਦਾ ਹੀ ਹੈ ਤੇ ਬਸ ਇੱਕ ਤਲਾਬ ਬਣਾ ਕਰਕੇ ਉਸ ਵਿੱਚ ਪਾਣੀ ਨੂੰ store ਕੀਤਾ ਜਾਂਦਾ ਹੈ, ਉਸ ਵਿੱਚ ਮੱਛਲੀਆਂ ਛੱਡ ਕਰਕੇ ਫਿਰ ਉਸ ਪਾਣੀ ਨੂੰ ਕਈ ਕਿਸਾਨ ਖੇਤੀ ਲਈ ਪ੍ਰਯੋਗ ਕਰਦੇ ਹੈ ਤੇ ਇਸ ਤਰੀਕੇ ਨਾਲ ਪਾਣੀ ਦੀ ਵਰਤੋਂ ਤਾਂ ਕਰਨੀ ਹੀ ਆਂ ਪਰ ਨਾਲ ਨਾਲ ਤੇ ਮੱਛੀ ਪਾਲਣ ਵੀ ਉਹ ਕਰ ਲੈਂਦਾ ਹੈ ਇਸ ਤੋਂ ਇਲਾਵਾ ਮੁਰਗੀ ਪਾਲਣ ਜਿਹੜਾ ਹੈਗਾ ਕਿਸਾਨਾਂ ਦੇ ਘਰਾਂ ਵਿੱਚ ਆਮ ਤੌਰ ਤੇ ਪਸੂ ਹੁੰਦੇ ਹੀ ਹੈ ਔਰ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਅਸੀਂ ਦੇਖਦੇ ਹਾਂ ਕਿ ਪਰਜੀਵੀ ਜਿਹੜੇ ਆ ਉਹਨਾਂ ਦੇ ਉੱਪਰ ਪਾਏ ਜਾਂਦੇ ਆ ਜਾਨਵਰਾਂ ਤੇ ਇਸ ਤੋਂ ਇਲਾਵਾ ਹੋਰ ਵੀ ਜੋ ਪਸੂ ਖਾਂਦੇ ਆ ਉਸਦੇ ਵਿੱਚੋਂ ਹੀ ਮੁਰਗੀ ਜਿਹੜੀ ਹੈਗੀਆਂ ਐਸਾ ਜਾਨਵਰ ਹੈ ਕਿ ਜਿਹੜਾ ਉਹਨਾਂ ਦੇ ਕਿ ਬੱਚਿਆ ਖੁੱਚਿਆ ਕੁਛ ਉਹ ਕਾ ਲੈਂਦਾ ਹੈ ਚੁੱਗ ਲੈਂਦਾ ਹੈ ਤਾਂ ਉਹ ਤਾਂ ਬਿਲਕੁਲ free ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਮੁਫ਼ਤ ਦਾ ਇੱਕ ਉਹ ਸਾਨੂੰ ਭੋਜਨ ਜਾਂ ਇੱਕ ਆਮਦਨ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ। ਹੋਰ ਸਰਕਾਰਾਂ ਵੀ ਇਸਨੂੰ ਬਹੁਤ ਤਰੀਕੇ ਨਾਲ ਜਿਹੜੀਆਂ ਅਸੀਂ ਦੇਖਦੇ ਹਾਂ ਸਬਸੀਡੀਆਂ ਦੇ ਕਰਕੇ ਔਰ Training ਸੈਂ~ camp ਲਗਾ ਕਰਕੇ ਜਿਹੜਾ ਹੈਗਾ ਉਹ ਸਿੱਖਿਆਵਾਂ ਦੇ ਰਹੀਆਂ ਉਸਨੂੰ ਉਤਸਾਹਿਤ ਕਰ ਰਹੀਆਂ ਔਰ ਲੱਗੇ ਵੀ ਹੈ ਕਿਸਾਨ ਬਹੁਤ ਸਾਰੇ ਕਿਸਾਨ ਇਸ ਵਿੱਚ ਸਫ਼ਲ ਹੋਏ ਹਨ। ਸਿਰਫ਼ ਮੈਂ ਇੱਕ ਗੱਲ ਕਹਾਂਗਾ ਕਿ ਜਿਹੜੀ ਇੱਕ ਖੇਤੀ ਜਿਹੜੀ ਸਾਡੇ ਇੱਧਰ ਦੇਖਦੇ ਹਾਂ ਅਸੀਂ ਜਿਹੜੀ ਚੱਲਦੀ ਹੈ ਕਿ ਕਣਕ ਝੋਨਾ ਇਸ ਚੀਜ਼ ਨੂੰ ਛੱਡ ਕੇ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਦਾਲਾਂ ਵੱਲ ਜਾਂ ਬਾਗ਼ਬਾਨੀ ਵੱਲ ਮੇਰੇ ਹਿਸਾਬ ਨਾਲ ਜ਼ਿਆਦਾ ਅਗਰ ਉਸ ਵੱਲ ਜਾਣ, ਫਲਾਂ ਦੀ ਕਾਸ਼ਤ ਕਰਨ ਉਸ ਵਿੱਚ ਕਿਸਾਨਾਂ ਨੂੰ ਜ਼ਿਆਦਾ ਲਾਭ ਜ਼ਿਆਦਾ ਲੰਬੇ ਸਮੇਂ ਤੱਕ ਲਾਭ ਰਹੇਗਾ ਉਹ ਘੱਟ ਮਿਹਨਤ ਵੀ ਕਰਨੀ ਪਏਗੀ ਹੋਰ ਇਸ ਵਿੱਚੋਂ ਅੱਛਾ ਖਾਸਾ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਕੁਛ ਹੋਰ ਧੰਦੇ ਕਰਕੇ ਵੀ ਕਿਸਾਨ ਆਪਣੀ ਆਮਦਨ ਨੂੰ ਵਧਾ ਸਕਦੇ ਹਨ

ਹਾਂ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਜੋ ਕਿਸਾਨ ਬਾਗ਼ਬਾਨੀ ਦਾ ਧੰਦਾ ਅਪਣਾਉਂਦਾ ਹੈ ਉਸ ਵਿੱਚ ਉਸਦੀ ਆਮਦਨ ਵੱਧਣ ਦੇ ਜ਼ਿਆਦਾ ਸਾਧਨ ਹੋ ਜਾਂਦੇ ਹਨ, ਜਿਵੇਂ ਕਿ ਬਾਗ਼ਬਾਨੀ ਦੀ ਫਸਲ ਦੇ ਨਾਲ ਨਾਲ ਕਿਸਾਨ ਇੱਕ ਮਧੂਮੱਖੀ ਪਾਲਣ ਦਾ ਧੰਦਾ ਵੀ ਅਪਣਾ ਸਕਦਾ ਹੈ ਜੋ ਕਿ ਬਹੁਤ ਹੀ ਵਧੀਆ ਧੰਦਾ ਹੈ ਇਸ ਵਿੱਚ ਕਿਸਾਨ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਉਸਦੀ ਬਾਗ਼ ਵਿੱਚੋਂ ਜੋ ਫੁੱਲ ਨਿਕਲਦੇ ਹਨ ਉਹਨਾਂ ਫੁੱਲਾਂ ਤੋਂ ਹੀ ਰਸ ਇਕੱਠਾ ਕਰਕੇ ਮਧੂਮੱਖੀ ਸ਼ਹਿਦ ਇਕੱਠਾ ਕਰਦੀ ਹੈ

ਉਹ ਇਸਦੇ ਨਾਲ ਨਾਲ ਮਧੂਮੱਖੀ ਪਾਲਣ ਦਾ ਵੀ ਜੇ ਧੰਦਾ ਵੀ ਕਰ ਲੈਣ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਆਮਦਨ ਵਿੱਚ ਚੰਗਾ ਮੁਨਾਫ਼ਾ ਹੋ ਸਕਦਾ ਹੈ ਬਿਲਕੁਲ ਜੀ ਇਹ ਅਹ ਮੇਰੇ ਹਿਸਾਬ ਨਾਲ ਬਾਗ਼ਬਾਨੀ ਨਾਲ ਹੀ ਜੁੜਿਆ ਹੋਇਆ ਅਹ ਧੰਦਾ ਹੈਗਾ ਜਿਹੜਾ ਮਧੂਮੱਖੀ ਪਾਲਣ ਕਹਿੰਦੇ ਕਿਉਂਕਿ ਇਸ ਵਿੱਚ ਕਰਨਾ ਕੁਛ ਨੀ ਹੁੰਦਾ ਬਸ ਮ~ ਮਧੂਮੱਖੀਆਂ ਦੇ ਜਿਹੜਾ ਪਾਲਣ ਲਈ ਜੋ ਇੱਕ training ਹੁੰਦੀ ਹੈ ਉਹ ਲੈਣੀ ਹੁੰਦੀ ਹੈ ਉਸ ਤੋਂ ਇਲਾਵਾ ਜਿਹੜੇ ਉਹ ਮਧੂਮੱਖੀਆਂ ਦੇ ਡੱਬੇ ਹੁੰਦੇ ਆ, ਉਹਨਾਂ ਨੂੰ ਲਿਜਾ ਕਰਕੇ ਬਾਗ਼ਾਂ ਵਿੱਚ ਰੱਖਣਾ ਹੁੰਦਾ ਹੈ, ਦੂਰ ਦੂਰ ਇੱਕ ਇਹਨਾਂ ਨੂੰ ਰੱਖ ਕਰਕੇ ਔਰ ਉਹ ਮਧੂਮੱਖੀਆਂ ਉਸ ਦੇ ਬਾਗ਼ ਦੇ ਫੁੱਲਾਂ ਤੋਂ ਜਾਂ ਅਸੀਂ ਫੁੱਲਾਂ ਦੀ ਕਾਸ਼ਤ ਕਰਦੇ ਹਾਂ ਫੁੱਲਾਂ ਉਗਾਉਂਦੇ ਹਾਂ ਉਹਦੇ ਵਿੱਚ ਕਿਉਂਕਿ ਬਾਗ਼ ਵਿੱਚ ਦੂਰੀ ਹੁੰਦੀ ਆ ਆਪਸ ਵਿੱਚ

ਉੱਪਰ ਜਾਂ ਉਹਨਾਂ ਬੂਟਿਆਂ ਦੇ ਉੱਪਰ ਜਾਂ ਉਹਨਾਂ ਫੁੱਲਾਂ ਦੇ ਉੱਪਰ ਹੀ ਜਿਹੜੀਆਂ ਮਧੂਮੱਖੀਆਂ ਆਪਣਾ ਜੀਵਨ ਬਸ਼ਰ ਕਰਦੀਆਂ ਹੈ ਤੇ ਉਹਨਾਂ ਤੋਂ ਹੀ ਰਸ ਚੂਸ ਕਰਕੇ ਔਰ ਸ਼ਹਿਦ ਬਣਾਉਂਦੀਆਂ ਤੇ ਮੈਨੂੰ ਲੱਗਦਾ ਹੈ ਕਿ ਬੜਾ ਵਧੀਆ ਰਹੇਗਾ ਕਿਸਾਨ ਅਗਰ ਬਾਗ਼ਬਾਨੀ ਦੇ ਨਾਲ ਨਾਲ ਖੇਤੀ ਇੱਕ ਸ਼ਹਿਦ ਦਾ ਜਾਂ ਮਧੂਮੱਖੀ ਪਾਲਣ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਅੱਛਾ ਇੱਕ ਮੁਨਾਫ਼ਾ ਇਸ ਤੋਂ ਲਇਆ ਜਾ ਸਕਦਾ ਹੈ। ਜੇ ਆਪਾਂ ਇਹ ਦੇਖੀਏ ਕਿ ਖੇਤੀਬਾੜੀ ਦਾ ਜੋ ਧੰਦਾ ਹੈ ਉਸ ਉੱਪਰ ਮੌਸਮ ਦੇ ਪਰਿਵਰਤਨ ਦਾ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾਂਦਾ ਹੈ, ਜੇ ਆਪਾਂ ਗੱਲ ਕਰੀਏ ਕਿ ਪੰਜਾਬ ਰਾਜ ਦੀ ਤਾਂ, ਪੰਜਾਬ ਰਾਜ ਵਿੱਚ ਜਦੋਂ ਗਰਮੀਆਂ ਦੇ ਮਹੀਨੇ ਸ਼ੁਰੂ ਹੁੰਦੇ ਹਨ ਜੂਨ ਜੁਲਾਈ ਦੇ, ਉਹਨਾਂ ਦਿਨਾਂ ਵਿੱਚ ਗਰਮੀ ਪੈਂਦੀ ਹੈ ਜਿਸ ਨਾਲ ਕੀ ਹੁੰਦਾ ਹੈ ਕਿ ਕੁਛ ਫਸਲਾਂ ਅਜਿਹੀਆਂ ਹਨ ਜੋ ਉਸ ਗਰਮੀ ਦੇ ਕਾਰਨ ਨਸ਼ਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਵੇਂ ਸਬਜ਼ੀਆਂ ਦੀਆਂ ਕੁਛ ਫਸਲਾਂ ਹੈਗੀਆਂ ਨੇ ਤੇ ਇਸ ਦੇ ਉੱਲਟ ਜੇ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਸਰਦੀਆਂ ਵਿੱਚ ਵੀ ਬਹੁਤ ਅਧਿਕ ਸਰਦੀ ਪੈਂਦੀ ਹੈ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਕਣਕ ਦੀ ਇੱਕ ਫਸਲ ਐਸੀ ਹੈ ਜਿਸ ਉੱਪਰ ਜੇਕਰ ਜ਼ਿਆਦਾ ਠੰਢ ਪਵੇਗੀ ਤਾਂ ਉਹ ਫਸਲ ਕਿਤੇ ਨਾ ਕਿਤੇ ਬਹੁਤ ਚੰਗੀ ਹੁੰਦੀ ਹੈ ਤੁਸੀਂ ਇਸ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਕਿ ਕਣਕ ਦੀ ਫਸਲ ਸਰਦੀ ਦੇ ਮੌਸਮ ਵਿੱਚ ਇੰਨੀ ਚੰਗੀ ਹੁੰਦੀ ਕਿਉਂ ਹੈ ਜਾਂ ਹੋਰ ਫਸਲਾਂ ਉੱਪਰ ਮੌਸਮ ਦਾ ਕੀ ਪ੍ਰਭਾਵ ਪੈਂਦਾ ਹੈ? ਬਿਲਕੁਲ ਜੀ ਫਸਲ ਜਿਹੜੀ ਹੈਗੀ ਹੈ ਉਹ ਖੁੱਲੇ ਮੈਦਾਨ ਵਿੱਚ ਹੋਣ ਵਾਲੀ ਇੱਕ ਪ੍ਰਕਿਰਿਆ ਹੈ ਕੋਈ ਵੀ ਜਿਹੜੀ ਫਸਲ ਉੱਗਦੀ ਹੈ ਉਹ ਕੋਈ ਅੰਦਰ ਨਹੀਂ ਹੋ ਸਕਦੀ ਉਹ ਬਾਹਰ ਹੀ ਹੁੰਦੀ ਹੈ ਔਰ ਬਾਹਰ ਸਾਰਾ ਕੁਛ ਜਿਹੜਾ ਵਾਤਾਵਰਨ ਦੇ ਉੱਪਰ ਹੀ ਨਿਰਭਰ ਕਰਦਾ ਹੈ ਕਣਕ ਨੂੰ ਠੰਢ ਦੇ ਮੌਸਮ ਵਿੱਚ ਪੂਰੀ ਠੰਢ ਚਾਹੀਦੀ ਹੈ ਔਰ ਜਦੋਂ ਉਸਦਾ, ਪੱਕਣ ਦਾ ਸਮਾਂ ਆਉਂਦਾ ਹੈ ਉਸ ਸਮੇਂ ਗਰਮੀ ਚਾਹੀਦੀ ਹੈ ਤੇ ਇਸ ਤਰ੍ਹਾਂ ਦਾ ਸਾਡਾ ਇੱਕ ਇੱਧਰ ਦਾ ਪੰਜਾਬ ਦਾ ਅਸੀਂ ਗੱਲ ਕਰੀਏ ਤਾਂ ਇੱਕ ਵਾਤਾਵਰਨ ਕਹਿ ਲਈਏ ਇਸ ਤਰ੍ਹਾਂ ਦਾ ਹੈਗਾ ਪੂਰੇ ਭਾਰਤ 'ਚ ਭਾਰਤ 'ਚ ਹੀ ਹੈਗਾ ਪੂਰੀ ਦੁਨੀਆਂ ਵਿੱਚ ਵੀ ਹੈਗਾ ਪਰਿਆਵਰਨ ਦਾ ਤਾਂ ਸਿੱਧਾ ਸਿੱਧਾ ਖੇਤੀਬਾੜੀ ਨਾਲ ਸੰਬੰਧ ਹੈ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ, ਅਸੀਂ ਜਿੰਨੀਆਂ ਮਰਜ਼ੀ ਫਸਲਾਂ ਉੱਪਰ ਖਾਦਾਂ ਸਪਰੇਆਂ ਪਾਈ ਜਾਈਏ ਅਗਰ ਮੌਸਮ ਸਹੀ ਨਹੀਂ ਹੈ ਮੌਸਮ ਨੇ ਸਾਥ ਨਹੀਂ ਦਿੱਤਾ। ਤਾਂ ਕਿਸਾਨ ਦੇ ਪੱਲੇ ਕੁਛ ਨੀ ਪੈਣ ਵਾਲਾ ਤੇ ਰਹੀ ਬਾਕੀ ਫਸਲਾਂ ਦੀ ਗੱਲ ਤਾਂ ਐਸੀ ਕਈ ਸਾਰੀ ਫਸਲਾਂ ਹੈਗੀਆਂ ਕਣਕ ਤੋਂ ਇਲਾਵਾ ਵੀ ਜਿਹੜੀਆਂ ਬਹੁਤ ਸਰਦੀ ਤੇ ਗਰਮੀ ਨੂੰ ਉਹ ਸਹਾਰ ਲੈਂਦੀਆਂ ਹੈ ਔਰ ਸਬਜ਼ੀਆਂ ਦੇ ਵਿੱਚ ਔਰ ਫਲਾਂ ਦੇ ਵਿੱਚ ਵੀ ਐਸੀਆਂ ਕਈ ਸਾਰੀਆਂ ਕਿਸਮਾਂ ਹੈਗੀਆਂ ਜਿਹੜੀਆਂ ਅਸੀਂ ਆਮ ਦੇਖਦੇ ਹੀ ਹਾਂ ਤੇ ਕਈ ਤਰ੍ਹਾਂ ਖੇਤੀ ਵਿੱਚ ਉਹਨਾਂ ਦਾ ਪ੍ਰਯੋਗ ਕਰਦੇ ਹੈ ਕਿਸਾਨ ਹੈ ਘੱਟ ਘੱਟ ਹੈ, ਬਹੁਤ ਘੱਟ ਹੈ ਘੱਟ ਨੀ ਕਹਾਂਗਾ ਮੈਂ ਪਰ ਕਰਦੇ ਹਨ ਇਸਨੂੰ ਥੋੜ੍ਹਾ ਵਧਾਉਣ ਦੀ ਜ਼ਰੂਰਤ ਹੈ, ਆਲੂਆਂ ਦੀ ਖੇਤੀ ਹੋ ਗਈ,

business ਸ਼ੁਰੂ ਕਰਦਾ ਹੈ ਤਾਂ ਉਸ ਵਿੱਚ ਉਸਨੂੰ ਬਹੁਤ ਵਧੀਆ ਮੁਨਾਫ਼ਾ ਜਿਹੜਾ ਹੈ ਉਹ ਕਮਾਇਆ ਜਾ ਸਕਦਾ ਹੈ ਸਬਜ਼ੀਆਂ ਤੋਂ ਜਿਹੜੀਆਂ ਕਿ ਫਸਲਾਂ ਕਣਕ ਦੇ ਮੌਸਮ ਵਿੱਚ ਹੀ ਬੀਜ਼ੀਆਂ ਜਾਂਦੀਆਂ ਸਬਜ਼ੀਆਂ ਦੀ ਗੱਲ ਕਰ ਰਿਹਾਂ।

ਤੇ ਉਸਦੀ ਬਾਗ਼ਬਾਨੀ ਕਰਕੇ ਵੀ ਕਿਸਾਨ ਕਮਾਈ ਕਰ ਸਕਦਾ ਹੈ ਬੇਰੀ ਹੋ ਗਈ ਬੇਰ ਜਿਹੜੇ ਹੈਗੇ ਆ ਉਹ ਸਰਦੀ ਦਾ ਮੌਸਮ 'ਚ ਕੋਈ ਫ਼ਰਕ ਨੀ ਪੈਂਦਾ ਉਹਨਾਂ ਨੂੰ ਬਹੁਤੀ ਸਰਦੀ ਦਾ ਵੀ ਤੇ ਏਦਾਂ ਇੱਕ ਲੰਬੀ ਚੌੜੀ list ਹੈਗੀ ਹੈ ਸਾਡੇ ਕੋਲ ਰੱਬ ਨੇ ਬਹੁਤ ਵਧੀਆ ਇੱਕ ਜਿੱਦਾਂ ਕਹਿ ਦੇਈਏ ਵੀ ਚੋਣਵੀਆਂ ਚੋਣਾਂ ਦਿੱਤੀਆਂ, ਅਸੀਂ ਚੋਣ ਕਰ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਦੀ ਫਸਲ ਵੱਲ, ਫਲਾਂ ਵੱਲ ਔਰ ਸਬਜ਼ੀਆਂ ਵੱਲ ਜਾ ਸਕੀਏ। ਭਰਪੂਰ ਸਾਡੇ ਕੋਲ ਚੁਣਾਵ ਹੈ ਬਸ ਕਿਸਾਨ ਨੂੰ ਤੈਅ ਕਰਨਾ ਹੈ ਕਿ ਉਹਨੇ ਕਿਸ ਵੱਲ ਜਾਣਾ ਹੈ। ਜੇਕਰ ਆਪਾਂ ਇਹ ਦੇਖੀਏ ਕਿ ਕੁੱਝ ਕਿਸਾਨ ਐਸੇ ਹਨ, ਜੋ ਕੇ ਸਰਕਾਰਾਂ ਕੋਲੋਂ ਕਰਜ਼ੇ ਲੈ ਕੇ ਆਪਣੀਆਂ ਫਸਲਾਂ ਕਰਦੇ ਹਨ, ਜਾਂ ਫਸਲਾਂ ਦੇ ਉਤਪਾਦਨ ਕਰਦੇ ਹਨ, ਜੇਕਰ ਕਈ ਵਾਰ ਕੋਈ ਕੁਦਰਤੀ ਆਫ਼ਤ ਆ ਜਾਂਦੀ ਹੈ ਜਿਵੇਂ ਕਿ ਸ਼ੋਕਾ ਪੈ ਜਾਣਾ ਜਾਂ ਫਿਰ ਬਹੁਤ ਜ਼ਿਆਦਾ ਹੜ੍ਹ ਆਉਣੇ, ਜਿਸ ਨਾਲ ਕੀ ਹੁੰਦਾ ਹੈ ਕਿ ਕਿਸਾਨ ਦੀ ਫਸਲ ਨਸ਼ਟ ਹੋ ਜਾਂਦੀ ਹੈ ਅਤੇ

ਨਾ ਕਰਨ ਦਾ ਨਹੀਂ ਦਿਖਦਾ ਤੇ ਉਹ ਕਈ ਵਾਰ ਆਤਮ ਹੱਤਿਆ ਵੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕੀ ਤੁਸੀਂ ਕੋਈ ਇਸ ਤਰ੍ਹਾਂ ਦਾ ਸੁਝਾਵ ਦੇਣਾ ਚਾਹੁੰਦੇ ਹੋ ਕਿ ਸਰਕਾਰ ਨੂੰ ਵੀ ਕੁਛ ਇਸ ਤਰ੍ਹਾਂ ਦੀ ਸਕੀਮਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਹਨ, ਜਾਂ ਉਹਨਾਂ ਕਿਸਾਨਾਂ ਦੀ ਕਿਤੇ ਨਾ ਕਿਤੇ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਕਿਸਾਨ ਦੀ ਫਸਲ ਕੁਦਰਤੀ ਆਫ਼ਤ ਕਾਰਨ ਨਸ਼ਟ ਹੋ ਗਈ ਹੈ ਆਪਾਂ ਆਮ ਹੀ ਦੇਖਦੇ ਹਾਂ ਕਿ ਜਦੋਂ ਕਣਕ ਦੀ ਫਸਲ ਤਿਆਰ ਹੋ ਜਾਂਦੀ ਹੈ ਕਈ ਥਾਵਾਂ ਤੇ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਫਸਲ ਸੜ ਕੇ ਸਵਾਹ ਹੋ ਜਾਂਦੀ ਹੈ ਤੁਸੀਂ ਇਸ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਕਿ ਕੁਦਰਤੀ ਆਫ਼ਤਾਂ ਕਾਰਨ ਜਦੋਂ ਫਸਲ ਨਸ਼ਟ ਹੋ ਜਾਂਦੀ ਹੈ ਤਾਂ ਕਿਸਾਨ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਨੁਕਸਾਨ ਦੀ ਪੂਰਤੀ ਤਾਂ ਕਿਤੇ ਨਹੀਂ ਹੋ ਸਕਦੀ ਲੇਕਿੰਨ ਉਸਦੀ ਸਹਾਇਤਾ ਜ਼ਰੂਰ ਕੀਤੀ ਜਾ ਸਕਦੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਕਿਸਾਨਾਂ ਲਈ ਕਰਜ਼ਾ ਜਿਹੜਾ ਹੈਗਾ ਉਹ ਮੇਰੇ ਹਿਸਾਬ ਨਾਲ ਜ਼ਹਿਰ ਦੇ ਸਮਾਨ ਹੈ ਉਹਦੇ ਪਿੱਛੇ ਮੈਂ ਇਹ ਗੱਲ ਕਿਉਂ ਕਹਿ ਰਿਹਾਂ ਕਾਰਨ ਹੈ ਕਿ ਕਿਸਾਨਾਂ ਦੀ ਆਮਦਨ ਕਦੇ ਵੀ ਇੱਕੋ ਜਿਹੀ ਨਹੀਂ ਰਹਿ ਸਕਦੀ। ਕਈ ਵਾਰ ਤਾਂ ਬਹੁਤ ਵਧੀਆ ਹੁੰਦੀ ਹੈ ਤੇ ਕਈ ਵਾਰ ਕਿਸਾਨਾਂ ਦੇ ਉਸ ਸਮੇਂ ਜਦੋਂ ਉਹਨਾਂ ਦੇ ਕੁਛ ਪੱਲੇ ਪੈਣਾ ਹੁੰਦਾ ਹੈ ਤੇ ਮੌਸਮ ਆਪਦਾਵਾਂ ਇਹੋ ਜਿਹੀ ਆਉਂਦੀਆਂ ਹੈ ਕਿ ਉਹਨਾਂ ਦੇ ਪੱਲੇ ਕੱਖ ਨੀ ਪੈਂਦਾ, ਕੁਛ ਵੀ ਨੀ ਰਹਿ ਜਾਂਦਾ ਉਹਨੇ ਦੇ ਕੋਲ, ਤੇ ਜੇ ਕਿਸਾਨ ਕਰਜ਼ਾ ਲੈ ਕਰਕੇ ਪਹਿਲਾਂ ਹੀ ਬੈਠਾ ਹੈ ਇਹ ਉਮੀਦ ਲਗਾ ਕੇ ਕਿ ਮੇਰੀ ਫਸਲ ਆਏਗੀ, ਜੋ ਕਿ ਅਕਸਰ ਹੁੰਦਾ ਹੀ ਹੈ ਤੇ ਮੈਂ ਕਰਜ਼ਾ ਉਤਾਰਾਂਗਾ ਪਰ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 ਜ਼ਿਆਦਾਤਰ ਜਿਹੜਾ ਹੈ ਉਹ ਆੜਤੀਆਂ ਤੋਂ ਲੈਂਦਾ ਹੈ ਬੈਂਕਾਂ ਤੋਂ ਨਾ ਲੈ ਕਰਕੇ ਡਰਦਾ ਹੋਇਆ, ਉਹਨਾਂ ਨੂੰ ਡਰਾ ਰੱਖਿਆ ਜਾਗਰੂਕਤਾ ਨਹੀਂ ਹੈ, ਕਿ bank ਤੁਹਾਡੇ ਜ਼ਮੀਨਾਂ ਲੈ ਜਾਣਗੇ ਤਾਂ ਕਿਸਾਨ ਡਰਦਾ ਹੈ ਕਿ ਸਾਡੀਆਂ ਜ਼ਮੀਨਾਂ ਨਾ ਚਲੀਆਂ ਜਾਣ

ਉਹੀ ਵਿਆਜ਼ bank ਜਿਹੜਾ ਉਹ ਸੱਤ percent ਤੋਂ ਦਸ percent ਹੈ ਕੋਈ ਕਿ ਅਗਰ ਕਿਸਾਨ ਚੰਗੇ time ਤੇ ਆਪਣਾ ਕਰਜ਼ਾ ਭਰਦੇ ਹੈ ਉਹਨਾਂ ਦੇ ਉੱਪਰ ਸਬਸੀਡੀਆਂ ਵੀ ਹੈ, ਯਾਣੀਕਿ ਉਹ ਸੱਤ ਤੋਂ ਵੀ ਥੱਲੇ ਆ ਕਰਕੇ ਕਿਸਾਨ ਨੂੰ ਜਿਹੜਾ ਉਹ ਕਰਜ਼ਾ ਦੇ ਰਿਹਾ ਹੈ, ਪਰ ਕਿਸਾਨਾਂ ਵਿੱਚ ਜਾਗਰੂਕਤਾ ਦੀ ਕਮੀ ਨਾਲ ਕਿਸਾਨ ਜਿਹੜਾ ਉਹ ਆੜਤੀਆਂ ਵਿੱਚ ਫਸਦਾ ਹੈ ਔਰ ਉੱਥੇ ਉਹ ਆਪਣਾ ਬਹੁਤ ਭਾਰੀ ਨੁਕਸਾਨ ਜਿਹੜਾ ਉਹ ਕਰਵਾਉਂਦਾ ਹੈ,

ਅੱਜ ਕੱਲ੍ਹ market ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੈਂ ਹੋਰ ਦੱਸਾਂਗਾ ਬੀਮਿਆਂ ਬਾਰੇ ਦੱਸਣਾ ਚਾਹਾਂਗਾ ਕਿਸਾਨਾਂ ਨੂੰ ਕਿ ਹਰ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੀਮੇ ਹੈਗੇ ਆ, ਸੜਕਾਂ ਦੇ ਉੱਪਰ ਛੋਟੇ ਛੋਟੇ vehicle ਤੋਂ ਲੈ ਕੇ ਵੱਡੇ ਵੱਡੇ ਜਿਹੜੇ ਸਾਧਨ ਚੱਲਦੇ ਹੈ, ਗੱਡੀਆਂ ਚੱਲਦੀਆਂ ਉਹਨਾਂ ਦੇ ਵੀ ਬੀਮੇ ਕੀਤੇ ਜਾਂਦੇ ਹੈ ਇਸੇ ਪ੍ਰਕਾਰ ਜਿਹੜੇ ਹੈ ਫਸਲਾਂ ਦੇ ਵੀ ਜਿਹੜਾ ਉਹ ਬੀਮਾ ਹੁੰਦਾ ਹੈ ਉਹਨਾਂ ਸਭ ਚੀਜ਼ਾਂ ਦੀ ਕਿਸਾਨਾਂ ਨੂੰ ਅੱਜ ਜਾਗਰੂਕਤਾ ਦੀ ਜ਼ਰੂਰਤ ਹੈ ਬਾਕੀ ਸਰਕਾਰਾਂ ਵੀ ਬਹੁਤ ਸਮੇਂ ਤੇ ਸਹਿਯੋਗ ਕਰਦੀਆਂ ਹੈ।

ਮੇਰੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਸਮੱਸਿਆਵਾਂ ਬੰਦਿਆਂ ਤੇ ਇਨਸਾਨਾਂ ਤੇ ਆਉਂਦੀਆਂ ਬਸ ਇਹਨਾਂ ਦਾ ਸਾਹਮਣਾ ਕਰਨਾ ਤਕੜੇ ਹੋ ਕਰਕੇ ਡਟ ਕੇ ਕਰਨਾ ਚਾਹੀਦਾ ਹੈ, ਕੋਈ ਚੱਕਰ ਨਹੀਂ ਹੈ। ਸਭ ਠੀਕ ਹੋ ਜਾਂਦਾ ਹੈ ਸਮੇਂ ਦੇ ਨਾਲ ਇੰਨਾ ਜ਼ਲਦੀ ਜਿਹੜਾ ਉਸਨੂੰ ਜਿਹੜਾ ਉਹ ਨਤੀਜੇ ਵੱਲ ਨਹੀਂ ਆਉਣਾ ਚਾਹੀਦਾ, ਥੋੜ੍ਹਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਿਵੇਂ ਕਿ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਖੇਤੀਬਾੜੀ ਦਾ ਜੋ ਧੰਦਾ ਹੈ, ਉਹ ਪੂਰੇ ਭਾਰਤ ਵਿੱਚ ਹੀ ਕੀਤਾ ਜਾਂਦਾ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਪੁਰਾਣੇ ਸਮੇਂ ਵਿੱਚ ਤਾਂ ਘਰ ਦੇ ਜਿੰਨੇ ਲੋਕ ਹੁੰਦੇ ਸਨ ਉਹ ਸਾਰੇ ਹੀ ਖੇਤੀਬਾੜੀ ਦੇ ਧੰਦੇ ਨਾਲ ਲੱਗੇ ਹੁੰਦੇ ਸਨ, ਲੇਕਿੰਨ ਅੱਜ ਕੱਲ੍ਹ ਦੇ ਸਮੇਂ ਵਿੱਚ ਐਸੇ ਬਹੁਤ ਸਾਰੇ ਲੋਕ ਹਨ, ਜੋ ਕਿ ਖੇਤੀਬਾੜੀ ਦੇ ਧੰ~ ਧੰਦੇ ਤੋਂ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਹਨ ਆਪਾਂ ਅਕਸਰ ਹੀ ਦੇਖਦੇ ਹਾਂ ਕਿ

ਅਤੇ ਉੱਥੇ ਵੀ ਉਹ ਖੇਤੀਬਾੜੀ ਦੇ ਨਾਲ ਜੁੜੇ ਹੋਏ ਧੰਦੇ ਹੀ ਕਰਦੇ ਹਨ, ਕੀ ਇਹ ਕਿਤੇ ਗ਼ਲਤ ਹੈ ਜਾਂ ਸਹੀ ਹੈ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਕਿਸੇ ਹੋਰ ਦੇਸ ਵਿੱਚ ਵੀ ਜਾਕਰ ਇਹੀ ਧੰਦੇ ਕਰਨੇ, ਇਸ ਬਾਰੇ ਤੁੁਸੀਂ ਕੀ ਕਹਿਣਾ ਚਾਹੋਗੇ ਕੋਈ ਅਖ਼ੀਰ ਵਿੱਚ। ਸਿੱਧਾ ਸਿੱਧਾ ਸਰਕਾਰ ਦੀਆਂ ਹੀ ਜਿਹੜੀਆਂ ਨਲਾਇਕੀਆਂ ਸਾਹਮਣੇ ਆਉਂਦੀਆਂ। ਕਿ ਅੱਜ ਦੇ ਜਵਾਨਾਂ ਨੂੰ ਜਾਂ ਅੱਜ ਦੇ ਜਿਹੜੇ ਕਿਸਾਨਾਂ ਨੂੰ ਜਿਹੜੀਆਂ ਹੈ, ਉਹ ਸਰਕਾਰਾਂ ਕੁਛ ਐਸਾ ਨਹੀਂ ਦੇ ਪਾ ਰਹੀਆਂ ਜੋ ਬਾਹਰ, ਬਾਹਰ ਦੇ ਦੇਸਾਂ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਹੈ ਠੀਕ ਹੈ

ਵਾਪਾਰੀ ਆ ਕਰਕੇ ਉਸਦੀ ਬੋਲੀ ਲਗਾ ਕੇ ਤਹਿ ਕਰਦਾ ਹੈ ਇਸਦਾ rate ਕੀ ਹੋਏਗਾ ਜਿਸਨੇ ਇਸਨੂੰ ਪੈਦਾ ਕੀਤਾ ਉਸ ਤੋਂ ਕਦੇ ਨੀ ਪੁੱਛਿਆ ਜਾਂਦਾ, ਜਦੋਂ ਕਿ ਇੱਕ ਬਿਸਕਿਟ ਬਣਾਉਣ ਵਾਲਾ ਵੀ ਜਿਹੜਾ ਹੈ, ਉਹ ਆਪਣਾ ਮੁੱਲ ਦੱਸਦਾ ਹੈ ਕਿ ਮੇਰਾ ਬਿਸਕੁਟ ਇੰਨੇ ਰੁਪਏ ਦਾ ਹੈ। ਜਦਕਿ ਕਿਸਾਨ ਇੰਨੀ ਵੱਡੀ ਪੈਦਾਵਾਰ ਕਰਨ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹ ਆਪਣੀ ਫਸਲ ਦਾ ਮੁੱਲ ਜਿਹੜਾ ਉਹ ਨਹੀਂ ਲਗਾ ਅਹ ਤਹਿ ਕਰ ਸਕਦਾ, ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਕਿਸਾਨਾਂ ਨੂੰ ਜਿਹੜਾ ਬਾਕੀ ਦੇਸਾਂ ਵਿੱਚ ਜਿਹੜਾ ਹੈ,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

ਜਗਰਾਵਾਂ ਦੀ ਰੋਸ਼ਨੀ ਬਾਰੇ ਦੱਸਣਾ ਚਾਵਾਂਗੀ ਤੇ ਜ~ ਰੋਸ਼ਨੀ ਦਾ ਮੇਲਾ ਜਗਰਾਵਾਂ ਵਿਚ ਪ੍ਰਸਿੱਧ ਸੂਫੀ ਫਕੀਰ ਅਬਦੁਲ ਕਾਦਰ ਗਿਲਾਨੀ ਦੀ ਕਬਰ ਉੱਤੇ ਹਰ ਸਾਲ ਚੌਦਾਂ ਤੋਂ ਸੋਲਾਂ ਫੱਗਣ ਲਗ~ ਤੱਕ ਲੱਗਦਾ ਹੈ ਭਾਵੇਂ ਇਹ ਮੇਲਾ ਮੁ~ ਮੁਸਲਮਾਨੀ ਮੁੱਢ ਦਾ ਹੈ ਪਰ ਹਰ ਇਲਾਕੇ ਦੇ ਹਿੰਦੂ ਸਿੱਖ ਵੀ ਇਸ ਮੇਲੇ ਵਿਚ ਹੁਮਾਂ ਹੁੱਮ ਸ਼ਾਮਿਲ ਹੁੰਦੇ ਹਨ ਦੇਸ਼ ਦੀ ਵੰਡ ਪਿੱਛੋਂ ਮੁਸਲਮਾਨਾਂ ਤੋਂ ਪੰਜਾਬ ਹਿਜਰਤ ਕਰ ਜਾਨ ਮਗਰੋਂ ਵੀ ਇਹ ਮੇਲਾ ਪਹਿਲਾਂ ਵਾਂਗ ਹੀ ਉਸੇ ਜੋਸ਼ ਉਮੰਗ ਨਾਲ ਲੱਗਦਾ ਹੁੰਦਾ ਹੈ ਇਸ ਮੇਲੇ ਦਾ ਨਾਂ ਰੋਸ਼ਨੀ ਇਸ ਲਈ ਪਿਆ ਕਿਉਂਕਿ ਇਸ ਮੇਲੇ ਦੀ ਨ ਨੀਂਹ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 ਮਲੇਰਕੋਟਲੇ ਵਿਚ ਹੈਦਰ ਸੇਖ ਦੇ ਮਕਦਵੇ ਮਕਵਰੇ ਉੱਤੇ ਨਿਮਾਣੀ ਇਕਾਦਸੀ ਨੂੰ ਇੱਕ ਭਾਰੀ ਮੇਲਾ ਲੱਗਦਾ ਹੁੰਦਾ ਹੈ ਮਲੇਰਕੋਟਲੇ ਦੇ ਵਿਚ ਹੀ ਪੋਹ ਦੇ ਪਹਿਲੇ ਵੀਰਵਾਰ ਨੂੰ ਸੁਖੀ~ ਅਹ ਸਖੀਸਵਰ ਦਾ ਇੱਕ ਹੋਰ ਮੇਲਾ ਲੱਗਦਾ ਹੈ ਇਸ ਨੂੰ ਨਿਗਾਹ ਮੇਲਾ ਕਹਿੰਦੇ ਹਨ ਅਜਿਹਾ ਹੀ ਇੱਕ ਮੇਲਾ ਮੋਗੇ ਦੇ ਵਿਚ ਵੀ ਲੱਗਦਾ ਹੈ ਲੁਧਿਆਣੇ ਦੇ ਭਾਡਲਾ ਪਿੰਡ ਵਿਖੇ ਵੀ ਇਕ ਸਖੀਸਵਰ ਦਾ ਖਾਮਖ਼ਾ ਉੱਤੇ ਗੇਟ ਦੇ ਚਾਨਣ ਪੱਖ ਪਹਿਲੇ ਵੀਰਵਾਰ ਨੂੰ ਇੱਕ ਮੇਲਾ ਲੱਗਦਾ ਹੁੰਦਾ ਹੈ ਤੇ ਪੰਜਾਬ ਤੇ ਗੁਰੂਆਂ ਦੀ ਇਲਾਹੀ ਧਰਤੀ ਹੈ ਤੋਂ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 ਗੁਰੂਆਂ ਦੇ ਜੀਵਨ ਦੇ ਕਿਸੇ ਨਾ ਕਿਸੇ ਪ੍ਰਸੰਗ ਨੂੰ ਹਰ ਇਕ ਸਮਾਈ ਬੈਠੀ ਹੈ ਗੁਰੂਆਂ ਦੇ ਪਾਵਨ ਸਥਾਨਾਂ ਉੱਤੇ ਖਾਸ ਤੇ ਮੇਲੇ ਲੱਗਦੇ ਹੁੰਦੇ ਹਨ ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਪੰਜਾਹ ਸਾਹਿਤ ਵਿਚ ਅਤੇ ਕਥਕ ਵਿਚ ਪੁਰਨਮਾਸੀ ਨੂੰ ਨਨਕਾਣਾ ਸਾਹਿਬ ਵਿਚ ਭਾਰੀ ਮੇਲਾ ਲੱਗਦਾ ਹੁੰਦਾ ਹੈ ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਪੰਜਾਬ ਤੋਂ ਪਾਕਿਸਤਾਨ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 ਸਿਮਰਤੀ ਵਿਚ ਮੇਲੇ ਲੱਗਦੇ ਹੁੰਦੇ ਹਨ ਜਿੰਨਾਂ ਵਿਚ ਦੋ ਤਿੰਨ ਖਾਸ ਪ੍ਰਸਿੱਧ ਮੇਲਿਆਂ ਦੇ ਜਿਕਰ ਕਰਨਾ ਚਾਵਾਂਗੀ ਜਿਵੇ ਕਿ ਮੁਕਤਸਰ ਦਾ ਮੇਲਾ ਇਹ ਪ੍ਰਸਿੱਧ ਮੇਲਾ ਮਾਘੀ ਮਾਲੇ ਮਾਘੀ ਵਾਲੇ ਦਿਨ ਮੁਕਤਸਰ ਵਿਚ ਲੱਗਦਾ ਹੁੰਦਾ ਹੈ ਇਹ ਇਤਿਹਾਸ ਦੱਸਦਾ ਹੈ ਕਿ ਸਤਾਰਾਂ ਸੌ ਪੰਜ ਈਸਵੀ ਵਿਚ ਮੁਗ਼ਲਾਂ ਦੀਆਂ ਫੋਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਿਆਂ ਮਾਲਵੇ ਦੇ ਇਲਾਕੇ ਵਿਚ ਆਈਆਂ ਸਨ ਤਾਂ ਸਿੰਘਾਂ ਨੇ ਛਿਦਰਾਣੇ ਤਾਲ ਦੇ ਕੰਡੇ ਬੋਏ ਵੈਰੀਆਂ ਦਾ ਮੁਕਾਬਲਾ ਕੀਤਾ ਇਸੇ ਯੁੱਧ ਵਿਚ ਚਾਲੀ ਸਿੰਘਾਂ ਨੇ ਪਹਿਲਾਂ ਗੁਰੂ ਜੀ ਨੂੰ ਬੇਦ~ ਬੇਦਾਵਾ ਲਿਖ ਕੇ ਦੇ ਦਿੱਤੇ ਗਏ ਸਨ ਤੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਹਨਾਂ ਨਾਲ ਟੁੱਟੀ ਮੁੱਲ ਗੁਨ~ ਗੰਢੀ ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਨੂੰ ਸਿੰਘਾਂ ਨੂੰ ਮੁਖਤੇ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ ਗਿਆ ਮਾਘੀ ਵਾਲੇ ਦਿਨ ਇਹ ਸੰਗਤਾਂ ਹੁਮਾਂ ਹੁਮ ਇਥੇ ਆਉਂਦੀਆਂ ਹਨ ਅਤੇ ਮੁਕਤਸਰ ਦੇ ਪਾਵਨ ਸਰੋਵਰ ਵਿਚ ਇਸਨਾਨ ਕਰਦੀਆਂ ਹਨ ਅਨੰਦਪੁਰ ਸਾਹਿਬ ਦਾ ਇਹ ਹੋਲਾ ਮੋਹੱਲਾ ਦਾ ਮੇਲਾ ਲੱਗਦਾ ਹੁੰਦਾ ਹੈ ਹੋਲੀ ਦੇ ਅਗਲੇ ਦਿਨ ਪਹਿਲੀ ਅਨੰਦਪੁਰ ਸਾਹਿਬ ਵਿਚ ਕੇਸਗੜ੍ਹ ਦੇ ਸਥਾਨ ਉੱਤੇ ਇੱਕ ਮੇਲਾ ਭਰਦਾ ਹੁੰਦਾ ਹੈ ਜਿਸ ਨੂੰ ਹੋਲਾ ਮੋਹੱਲਾ ਕਹਿੰਦੇ ਹਨ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸ਼ਸਤਰ ਵਿਦਿਆ ਤੇ ਯੁੱਧ ਯੁੱਧ ਕਲਾ ਵਿਚ ਨਿਪੁੰਨ ਕਰਨ ਲਈ ਦੋ ਦੱਲ ਬਣਾ ਕੇ ਉਹਨਾਂ ਵਿਚ ਮਨਸੂਲੀ ਲੜਾਈ ਕਰਾਉਂਦੇ ਸਨ ਤੇ ਬਹਾਦਰ ਯੋਧਿਆਂ ਨੂੰ ਸ਼ਰੋਧੇ ਬਖਸ਼ਦੇ ਸਨ ਓਦੋ ਤੋਂ ਹਰ ਸਾਲ ਅਨੰਦਪੁਰ ਸ~ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮੋਹੱਲਾ ਮਨਾਇਆ ਜਾਂਦਾ ਸੀਗਾ ਤਰਨਤਾਰਨ ਦੇ ਮੇਲੇ ਮੱਸਿਆ ਵਿਚ ਮੇਲੇ ਬਾਰੇ ਦੱਸਣਾ ਚਾਵਾਂਗੀ ਜਿਹੜਾ ਮੱਸਿਆ ਵਿਚ ਲੱਗਦਾ ਹੈ ਤਰਨਤਾਰਨ ਵਿਚ ਉਂਝ ਤਾਂ ਹਰ ਮੱਸਿਆ ਨੂੰ ਹੀ ਮੇਲਾ ਲੱਗਦਾ ਹੈ ਪਰ ਭਾਦੋ ਦੀ ਮੱਸਿਆ ਨੂੰ ਇੱਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ ਲੋਕੀ ਬਹੁਤ ਦੂਰੋਂ ਦੂਰ ਹੁਮਾਂ ਹੁਮ ਆ ਕੇ ਇਥੇ ਮੇਲੇ ਵਿਚ ਮੇਲਾ ਦੇਖਣ ਆਂਦੇ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਤੇ ਵੀ ਮੋਰਰਿੰਦਾ, ਚਮਕੌਰ ਸਾਹਿਬ, ਤੇ ਫਤਹਿਗੜ੍ਹ ਸਾਹਿਬ ਵਿਚ ਵੱਡੇ ਜੋਰ ਮੇਲੇ ਲੱਗਦੇ ਹੁੰਦੇ ਹਨ ਪੰਜਾਬੀਆਂ ਦੀ ਆਪਣੀ ਮਹਿਬੂਬ ਪਾਤਰਾਂ ਦੇ ਕਵੀਆਂ ਪ੍ਰਤੀ ਵੀ ਸਨੇਹ ਤੇ ਸ਼ਰਧਾ ਹੈ ਜਗਦੇਵ ਕਲਾਂ ਵਿਚ ਹਾਸਮ ਸਾਹ ਤੇ ਲੁਧਿਆਣੇ ਵਿਚ professor ਸਿੰਘ ਦੀ ਆੜ ਵਿਚ ਮੇਲਾ ਲੱਗਦਾ ਹੁੰਦਾ ਹੈ ਤਿਓਹਾਰਾਂ ਬਾਰੇ ਦੱਸਾਂ ਤਾਂ ਪੰਜਾਬ ਵਿਚ ਤਿਓਹਾਰ ਲਗਾਤਾਰ ਚਲਦੇ ਹੀ ਰਹਿੰਦੇ ਹਨ ਤੇ ਚੰਨ ਦੀਆਂ ਚਿੱਠਾ ਨਾਲ ਸੰਬੰਧਿਤ ਪੂਰਵ ਇਕਾਦਸੀ ਪੁਰਨਮਾਸੀ ਤੇ ਮੱਸਿਆ ਆਦਿ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

ਸ਼ੋਰੁੱਤ ਦਾ ਸਵਾਦ ਮਾਨਣ ਲਈ ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਨੂੰ ਛੋਲਿਆਂ ਦੀਆਂ ਖੋਲਾਂ ਭੁੰਨ ਕੇ ਖਾਦੀਆਂ ਜਾਂਦੀਆਂ ਹਨ ਇਸ ਰੀਤ ਨੂੰ ਐਨ ਨਵਾਂ ਕਰਨ ਲਈ ਕਹਿੰਦੇ ਹਨ ਅਸ਼ਟਮੀ ਨੂੰ ਦੇਵੀ ਦੇ ਉਪਾਸਕ ਕਨ~ ਕੰਜਕਾਂ ਕਰਦੇ ਹਨ ਇਸ ਦਿਨ ਕੁਵੀ~ ਕੁਵਾਰੀਆਂ ਕੁੜੀਆਂ ਨੂੰ ਜਿਨਾਂ ਨੂੰ ਕੰਜਕਾਂ ਕਹਿੰਦੇ ਹਨ ਦੇਵੀ ਮਾਤਾ ਦਾ ਰੂਪ ਮੰਨਿਆ ਏਜੰਡਾ ਹੈ ਤੇ ਪੂਜਿਆ ਵੀ ਜਾਂਦਾ ਹੈ ਉਹਨਾਂ ਨੂੰ ਕੜਾ ਪੂੜੀਆਂ ਤੇ ਪੈਸੇ ਵਾਲੇ ਦਖ~ ਦੱਖਣ ਦਿੱਤੀ ਜਾਂਦੀ ਹੈ ਭੇਂਟ ਕੀਤੇ ਜਾਂਦੇ ਹਨ ਇਹ ਚੀਜਾਂ ਇਹ ਵਿਸ਼ਵਾਸ ਹੈ ਕਿ ਕੰਜਕਾਂ ਨਾਲ ਮਾਤਾ ਰਾਣੀ ਪ੍ਰਸੰਨ ਰਹਿੰਦੀ ਹੈ ਤੇ ਬੱਚੇ ਨਿਰੋਏ ਹੁੰਦੇ ਹਨ ਦੇ ਨੌਂ ਨੂੰ ਰਾਮ ਨਾਵਮੀ ਹੁੰਦੀ ਹੈ ਤਿਓਹਾਰ ਪੈਂਦਾ ਹੈ ਉਸ ਦਿਨ ਇਸ ਤਿਥ ਨੂੰ ਸ਼੍ਰੀ ਰਾਮ ਚੰਦਰ ਜੀ ਨੇ ਜਨਮ ਲਿਆ ਸੀ ਰਾਮ ਨਾਵਮੀ ਨੂੰ ਮੰਦਰਾਂ ਵਿਚ ਸ਼੍ਰੀ ਰਾਮ ਚੰਦਰ ਜੀ ਦਾ ਮਹਿਮਾ ਵਿਚ ਭਜਨ ਗਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ਜੇਠ ਹਾੜ ਦੀਆਂ ਤਪਦੀਆਂ ਲੂਹਾਂ ਸਾਵਣ ਦੇ ਮੀਂਹ ਆਪਣਾ ਸਵਾਦ ਪਾਉਂਦਾ ਹੈ ਇਸ

ਦੇ ਪਵਿੱਤਰ ਪਿਆਰ ਇਕ ਦੂਜੇ ਪ੍ਰਤੀ ਮਿਠੀਆਂ ਨਿਚੱਲੀਆਂ ਭਾਵਨਾਵਾਂ ਦਾ ਪ੍ਰਤੀਕ ਹੈ ਭੈਣਾਂ ਬੜੇ ਚਾਅ ਨਾਲ ਭਰਾਵਾਂ ਦੀਆਂ ਵੀਣੀ ਵਿਚ ਰੱਖੜੀ ਦਾ ਸੂਤਰ ਬਣਦੀਆਂ ਹਨ ਭਾਦਰੋਂ ਦੇ ਮਹੀਨੇ ਗੁਗਾ ਨਾਵਮੀ ਦਾ ਤਿਓਹਾਰ ਆਉਂਦਾ ਹੈ ਗੁਗੇ ਦੇ ਭਗਤ ਗੁਗੇ ਦੀ ਪ੍ਰਸੰਨਤਾ ਲਾਇ ਸਪਾਂ ਦੀਆਂ ਖੁਡਾਂ ਵਿਚ ਕੱਚੀ ਲੱਸੀ ਪਾਉਂਦੇ ਹਨ ਘਰਾਂ ਵਿਚ ਮਠ~ ਮਿਠੀਆਂ ਸੇਵੀਆਂ ਤੇ ਰਿਹਨੀਆਂ ਜਾਂਦੀਆਂ ਹਨ ਇਸੇ ਕਰਕੇ ਸਵਾਦ ਯੁਗ ਵਿਚ ਕ੍ਰਿਸ਼ਨ ਜੀ ਦਾ ਜੀ ਨੇ ਅਵਤਾਰ ਲਿਆ ਸੀਗਾ ਇਹਨਾਂ ਦਾ ਪੂਰਵ ਭਾਦਰੋਂ ਦੀ ਕ੍ਰਿਸ਼ਨ ਪੱਖ ਦੇ ਅੱਠਵੀਂ ਨੂੰ ਜਨ੍ਮਸ਼ਟਮੀ ਵਜੋਂ ਮਨਾਇਆ ਜਾਂਦਾ ਹੈ ਅੱਸੂ ਦੇ ਮਹੀਨੇ ਦੀ ਨੀਲੀ ਛਾਂ ਨੀਲੀ ਭਾਅ ਵੇਖਣ ਵਾਲੀ ਹੁੰਦੀ ਹੈ ਲੋਕਾਂ ਦੀਆਂ ਤਾਰਿਆਂ ਵਿਚ ਆਪਣੇ ਪਿਤ੍ਰ ਵਿਖਾਈ ਦਿੰਦੇ ਹਨ ਇਸ ਮਹੀਨੇ ਹਨੇਰੇ ਪੱਖ ਦੀਆਂ ਪੰਦ੍ਰਹ ਧੀਦਾ ਨੂੰ ਸ਼ਰਾਧ ਕੀਤੇ ਜਾਂਦੇ ਹਨ ਅਥਵਾ ਪਿਤ੍ਰਾਂ ਦੀ ਪ੍ਰਤੀ ਸ਼ਰਧਾ ਪ੍ਰਕਟ ਕੀਤੀ ਜਾਂਦੀ ਹੈ ਤੇ ਅੱਸੂ ਮਹੀਨੇ ਵਿਚ ਅਕਾਸ਼ ਦੀ ਨੀਲੀ ਭਾਅ ਵੇਖਣ ਵਾਲੀ ਹੁੰਦੀ ਹੈ ਲੋਕਾਂ ਨੂੰ ਤਾਰਿਆਂ ਵਿਚ ਆਪਣੇ ਪਿਤ੍ਰ ਵਿਖਾਈ ਦਿੰਦੇ ਹਨ ਹਰ ਇਸ ਸ਼ਰਾਧ ਇਕ ਧਾਰਮਿਕ ਰੀਤ ਹੈ ਜਿਸ ਵਿਚ ਮਨੋਰਕ ਪਿਤ੍ਰਾਂ ਨੂੰ ਅਗਲੇ ਲੋਕ ਵਿਚ ਭੋਜਨ ਪਹੁੰਚਾਉਣਾ ਹੁੰਦਾ ਹੈ ਸ਼ਰਾਧਾਂ ਦੇ ਮੁਦਮੇਆਂ ਦੇ ਨਰਾਤੇ ਸ਼ੁਰੂ ਹੋ ਜਾਂਦੇ ਹਨ ਜੋ ਅੱਸੂ ਮਹੀਨੇ ਦੇ ਚਾਨਣ ਪੱਖ ਤੋਂ ਏਕਮ ਤੋਂ ਨਾਵਮੀ ਤਿਥ ਤੱਕ ਰਹਿੰਦੇ ਹਨ ਇਹ ਇਹਨਾਂ ਤਿਥਾਂ ਵਿਚ ਮਾਤਾ ਗਰੋਜਾਂ ਤੇ ਸਾਂਝਿਮਾਈ ਦੀ ਪੂਜਾ ਕੀਤੀ ਜਾਂਦੀ ਹੈ ਇਹ ਤਿਥਾਂ ਮੰਗਲਾਂ ਕਾਰਜਾਂ ਲਈ ਬੜੀਆਂ ਸ਼ੁਭ ਮੰਨਿਆਂ ਜਾਂਦੀਆਂ ਹਨ ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ ਘਰ ਦੀਆਂ ਕਿਸੇ ਨੁੱਕਰੇ ਜਪੋਜੀਤ ਕੁੱਜੇ ਵਿਚ ਜੋ ਬੀਜਦੀਆਂ ਹਨ ਉਹ ਖੇਤਰੀ ਜਾਂ ਦੀ ਖੇਤੀ ਵਿਚ ਕਿਹਾ ਜਾਂਦਾ ਹੈ ਦੁਸ਼ਹਿਰੇ ਵਾਲੇ ਦਿਨ ਇਕ ਇਸ ਤਰਾਹ ਦੀ ਖੇਤਰੀ ਵਿਚ ਜੌ ਤੇ ਬੁਮਬਲ ਨਿਕਲਦੇ ਆਉਂਦੇ ਹਨ ਤੇ ਕੁੜੀਆਂ ਇਹਨਾਂ ਬੁਮਬਲਾਂ ਨੂੰ ਆਪਣੇ ਭਰਾਵਾਂ ਤੇ ਹੋਰ ਮਰਦਾਂ ਰਿਸ਼ਤੇਦਾਰਾਂ ਦੀਆਂ ਪੱਗਾਂ ਉੱਤੇ ਟੰਗਦਿਆਂ ਹਨ ਤੇ ਉਹਨਾਂ ਨੂੰ

ਬੀਡੀਆਂ ਵਰਤੀਆਂ ਜਾਂਦੀਆਂ ਹਨ ਤੇ ਓਹਦੇ ਵਿਚ ਫੁਲ ਲਗਾਏ ਜਾਂਦੇ ਹਨ ਕੌੜੀਆਂ ਤੇ ਮੂਰਤੀਆਂ ਲਗਾਈਆਂ ਜਾਂਦੀਆਂ ਹਨ ਸ਼ਿੰਗਾਰਿਆਂ ਜਾਂਦਾ ਹੈ ਉਸਨੂੰ ਇੱਕ ਪਾਸੇ ਚੰਨ ਚੜਾਇਆ ਜਾਂਦਾ ਹੈ ਤੇ ਦੂਜੇ ਪਾਸੇ ਸੂਰਜ ਚੜਾਇਆ ਜਾਂਦਾ ਹੈ

ਮੈਂ ਮੁੰਬਈ Twenty KG mango ਭਿਜਵਾਏ ਸੀ ਉਹ ਅੱਜ deliver ਹੋਇਆ courier damage condition ਵਿਚ ਪਹੁੰਚਿਆ ਆ ਹੋਰ ਉਸ ਵਿਚ mangoes ਵੀ ਘੱਟ ਆ। Speed post ਤੋਂ ਇਹੋ ਜਿਹੀ ਉਮੀਦ ਨਹੀਂ ਸੀ ਮੈਨੂੰ Speed post ਤਾਂ ਸਰਕਾਰੀ company ਆਂ, ਫਿਰ ਵੀ ਏਦਾਂ ਦੀ ਘਟੀਆ ਹਰਕਤ ਕਰ ਰਹੇ ਹੋ।

Okay hello Hello hello ਕੀ ਮੇਰੀ ਆਵਾਜ਼ ਆ ਰਹੀ ਆ? ਤੇ Ma'am ਆਵਾਜ਼ ਤੁਹਾਡੀ ਆਵਾਜ਼ ਨਹੀਂ ਆ ਰਹੀ ਆ।

Call ਨੂੰ hold ਵਿੱਚ ਰੱਖ ਦਓ ਲੇਕਿਨ ਕੱਟਿਓ ਨਾ।

ਜੀ ਮੈਂ ਹੀ deliver ਕੀਤਾ ਸੀ ਇਹ courier ਇਸ ਵਿੱਚ ਕੁਛ problem ਵੀ ਹੋਈ ਸੀ customer ਕਹਿ ਰਹੇ ਸੀ ਕਿ ਇਹ courier open ਆਂ ਪਰ ਜਦੋਂ ਇਹ ਸਾਨੂੰ receive ਹੋਇਆ,

ਏਦਾਂ ਦਾ ਕੁਛ ਨੀ ਆ, ਮੈਂ ਸਹੀ packing ਕੀਤੀ ਸੀ courier ਨੂੰ ਤੁਹਾਡੇ end ਤੋਂ problem ਹੋਈ ਆ ਤੇ ਮੈਨੂੰ refund ਚਾਹੀਦਾ ਇਹਦਾ ਜੇ ਨਹੀਂ ਦਿੱਤਾ ਤੇ ਮੈਂ speed post ਤੇ case ਕਰ ਕਰ ਦੇਵਾਂਗਾ। Hold ਵਿੱਚ ਬਹੁਤ ਪਾਉਂਦੇ ਹੋ ਤੁਸੀਂ call ਨੂੰ। ਕਿਹੜੀ branch ਵਿੱਚ ਜਮਾ ਕਰਨਾ ਹੋਊਗਾ। ਉਹ ਤਾਂ ਮੇਰੇ ਘਰ ਦੇ ਬਹੁਤ ਦੂਰ ਆ ਤੁਸੀਂ online ਦੱਸਿਓ ਕਿੱਦਾਂ ਹੋਊਗੀ submit

ਨਹੀਂ ਬਸ ਇਹੀ process ਨੂੰ ਥੋੜ੍ਹਾ fast ਕਰਵਾ ਦਿਓ।